ਸਾਕਸ਼ਾਤ ਸਨਾਤਨ ਬਾਰ~ ਪਾਰ ਬ੍ਰਹਮਾ ਪ੍ਰਬ~ ਪਰਮਾਤਮਾ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਇਸ ਧਰਤੀ ਤੇ ਅਵਤਾਰ ਹੋਇਆ ਸੀ। ਭਗਵਾਨ ਸ਼੍ਰੀ ਕ੍ਰਿਸ਼ਨ ਹਰਿ ਵਿਸ਼ਨੂੰ ਜੀ ਵੇ ਦੇ ਪ੍ਰਗਟ ਹੋਣ

ਤੇ ਕਹਿੰਦੇ ਉੰਨਾ ਨੇ ਆਪਣੇ ਮਾਤਾ ਤੇ ਪਿਤਾ ਨੂੰ ਆਪਣੇ ਪੂਰੇ ਚ ਰੱਖਿਆ ਸੀਗਾ ਤੇ ਕਹਿੰਦੇ ਕਿ ਦੇਵਕੀ ਸੀ ਤੇ ਵਾਸੁਦੇਵ ਜੀ

ਤੇ ਮੈਨੂੰ ਜੇੜੇ ਆ ਆਹ ਭਗਵਾਨ ਸ਼੍ਰੀ ਕ੍ਰਿਸ਼ਨ ਸੰਪੂਰਨ ਦੇ ਅਵਤਾਰ ਨੇ ਇੰਨਾ ਬਾਰੇ ਦੱਸੋ ਕੇੜੇ-ਕੇੜੇ ਉੰਨਾ ਦੇ ਅਵਤਾਰ ਸੀ? ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ।

ਪ੍ਰਾਪਤ ਹੁੰਦੇ ਹਾਂ ਤੇ ਇੰਨਾ ਨੇ ਕਰਮਾ ਦੇ ਅਨੁਸਾਰ ਪ੍ਰਭੁਕਲਪ ਦੇ ਆਦਿ ਵਿਚ ਇੰਨਾ ਨੂੰ ਫਰ ਰੱਖਦੇ ਹਨ ਤੇ ਜੇ ਇਹ ਅਨਗਿਨਤ ਬ੍ਰਹਮੰਡ~ਬ੍ਰਹਮੰਡਾ ਹਨ ਇਹ ਕ੍ਰਿਸ਼ਨ ਜੀ ਤੇ ਕਹਿੰਦੇ ਇਹ ਗੋਕੁਲਧਾਮ ਵਿਚ ਵਿਰਾਜੇ ਸੀ ।

ਜੀ ਦੀ ਕਲਾ ਸ਼੍ਰੀ ਕ੍ਰਿਸ਼ਨ ਅਤੇ ਮਾਤਾ ਯਸ਼ੋਦਾ ਦਾ ਸੀਗੇ। ਤੇ ਰਾਕਸ਼ਸ਼ ਦਾ ਵੱਧ ਕੀਨੇ ਕਿੱਤਾ ਸੀ? ਉੰਨਾ ਦੇ ਰਾਕਸ਼ਸ਼ ਦਾ ਵੱਧ ਕੀਨੇ ਕੀਤਾ ਸੀ? ਕਿਵੇਂ ਹੋਇਆ ਸੀ? ਕੇੜੇ-ਕੇੜੇ ਰਾਕਸ਼ਸਾਂ ਦਾ ਵੱਧ ਕੀਤਾ ਗਯਾ ਸੀ? ਹਾਂਜੀ ਜਿਦਾ~ਜਿਦਾ ਮੈਂ ਦਸ ਰਹੀ ਹੈ ਕ੍ਰਿਸ਼ਨ ਜੀ ਸੇ ਨਾ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 ਤੇ ਕਹਿੰਦੇ ਇੱਕ ਅਸਾਸੁਰ ਸੀਗਾ ਤੇ ਕਹਿੰਦੇ ਇੱਕ ਆਈ ਸੀ ਇੱਕ ਸੀ। ਮਤਲਬ ਉਹ ਬੰਦ ਕਿੱਤਾ ਸੀ। ਤੇ ਕਹਿੰਦੇ ਨੇ ਯਮੁਨਾ ਨਦੀ ਵਿਚ ਇੱਕ ਕਲਿੰਗਾ ਨਾਲ ਦਾ ਵੀ ਮਤਲਬ ਉੰਨਾ ਨੇ ਖੋਜ ਤੇ ਮਿਟਾਯਾ ਸੀਗਾ। ਤੇ ਜੇੜੇ ਸਰਵਵਿਆਪੀ ਰੂਪ ਨੇ ਕ੍ਰਿਸ਼ਨ ਜੀ ਦੇ ਆਹ ਕ੍ਰਿਸ਼ਨ ਗੋਪਾਲ ਕ੍ਰਿਸ਼ਨ ਜੇ ਦੇ ਜੇੜੇ ਸਰਵਵਿਆਪੀ ਰੂਪ ਨੇ ਉਹ ਕੇੜੇ-ਕੇੜੇ ਨੇ? ਹਾਂਜੀ ਜਿਦਾ ਸਰਵਵਿਆਪੀ ਰੂਪ ਦਾ ਬ੍ਰਹਮਾ ਜੀ ਨੇ ਗੌਵਾ ਤੇ ਗੋ ਗੋ ਪਾਲਕਾਂ ਨੂੰ ਨਾ ਅਗ਼ਵਾ ਕਰ ਲਿਆ ਸੀ ਭਗਵਾਨ ਸ਼੍ਰੀ ਜੀ ਨੇ ਤੇ ਬ੍ਰਹਮਾ ਜੀ ਨੇ ਆਪਣੇ ਸਰਵਵਿਆਪੀ ਰੂਪ ਦਾ ਦਰਸ਼ਨ ਕਰਕੇ ਇੰਨਾ ਨੂੰ ਅਗਿਆਨਤਾ ਤੋਂ ਦੂਰ ਕਿੱਤਾ ਸੀ। ਤੇ ਕਹਿੰਦੇ ਜੇ ਇਹ ਰਾਜ ਪੂਜਾ ਜਦੋ ਇੰਦਰ ਕ੍ਰੋਧ ਵਿਚ ਗ਼ਏ ਸੀ ਉੰਨਾ ਨੇ ਆਪਣੇ ਵੱਲੋ ਬਣਾਏ ਗਏ ਦੇ ਦੌਰਾਨ ਸ਼੍ਰੀ ਕ੍ਰਿਸ਼ਨ ਨੂੰ ਗਿਰੀਰਾਜ ਸਤਿ ਦਿਨ ਤਕ ਉਂਗਲ ਤੇ ਚੂਕ ਕੇ ਬ੍ਰਿਜ ਦੀ ਰੱਖਿਆ ਕਿੱਤੀ ਸੀ। ਫਿਰ ਇੰਦਰ ਨੇ ਭਗਵਾਨ ਦੇ ਰਚ~ ਚਰਨਾਂ ਵਿਚ ਡਿਗ ਪਏ ਦੀ ਤੇ ਮਾਫੀ ਮੰਗੀ ਸੀ। ਤੇ ਜੇੜੇ ਗੋਪਾਲ ਕ੍ਰਿਸ਼ਨ ਜੀ ਦੇ ਮਾਮਾ ਜੀ ਸੀ ਮਾਮਾ ਕੰਸ ਉੰਨਾ ਦਾ ਵੱਧ ਆਹ ਕਿਵੇਂ ਕੀਤਾ ਸੀ? ਕਿਵੇਂ ਕਿੱਤਾ ਗਯਾ ਸੀ ਉੰਨਾ ਦਾ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

ਕਹਿੰਦੇ ਉੰਨਾ ਨੇ ਯੋਗ ਮਾਯਾ ਸੁਧਾਰਾਂ ਵਾਸਤੇ ਹੀ ਸੰਸਾਰ ਚ ਅਨੋਖੇ-ਅਨੋਖੇ ਕਰਦੇ ਸੀ, ਤੇ ਪਰਮੇਸ਼੍ਵਰ ਦੇ ਨੂੰ ਸੰਗ੍ਯਾਨੀ ਯੋਗ ਸੁਧਾਰਨ ਨੂੰ ਜਾਪ ਸਮਜ ਦੇ ਸੀਗੇ। ਤੇ ਜੇੜੇ ਆਪਣੇ ਵੇਦਾਂ ਚ ਸਿਖਿਆ ਸੀ ਭਗਵਾਨ ਜੇੜੇ ਆਪਣੇ ਗੋਪਾਲ ਕ੍ਰਿਸ਼ਨ ਜੀ ਸੀ ਉੰਨਾ ਨੇ ਕੇੜੇ-ਕੇੜੇ ਵੇਦਾ ਚ ਸਿਖਿਆ ਪ੍ਰਾਪਤ ਕਿੱਤੀ ਹੋਯੀ ਸੀ, ਕਿੰਨਾ-ਕਿੰਨਾ ਤੋਂ ਕਿੱਤੀ ਸੀ । ਕਹਿੰਦੇ ਭਗਵਾਨ ਇਸ ਸੰਗਯਾਨ ਵਿਚ ਸਾਡੀ ਪਨ ਮਨੀ ਕੁਲੋਂ ਤੇ ਦੇ ਸਮੇਤ ਕਹਿੰਦੇ ਉੰਨਾ ਨੇ ਸਿਖਿਆ ਲਈ ਸੀ ਗਿਆਨ ਸਿਕਸ਼ਾ ਪ੍ਰਾਪਤ ਕਿੱਤੀ ਸੀ ਉੰਨਾ ਨੇ ।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 ਕਹਿੰਦੇ ਸਾਕਸ਼ਾਤ ਪਰਮੇਸ਼੍ਵਰ ਦੇ ਆਗਯਾ ਨਾਲ ਯਮਰਾਜ ਤੇ ਗੁਰੂ ਪੁੱਤਰ ਵਾਪਸ ਕਰ ਦਿੱਤਾ ਤੇ ਕਹਿੰਦੇ ਅੱਸੀ ਤਰਾਹ ਭਗਵਾਨ ਨੇ ਗੁਰੂ ਦੀ ਦਕ੍ਸ਼ਿਣਾ ਦੇਕੇ ਗੁਰੂ ਦਾ ਜਵਾਨ~ ਕਹਿੰਦੇ ਪੁੱਤਰ ਲਿਆ ਦਿੱਤਾ ਸੀ। ਆਹ ਗੋਪਾਲ ਕ੍ਰਿਸ਼ਨ ਜੀਦੇ ਮਿੱਤਰ ਪ੍ਰੇਮੀ ਕੇੜੇ ਸੀ?

ਜੇੜੇ ਪ੍ਰੇਮੀ ਮਿੱਤਰ ਸੀ, ਉਹ ਸੁਧਾਮਾ ਜੀ ਸੀ । ਹਾਂਜੀ ਤੇ ਜੇੜੇ ਆਹ ਮੋਹ ਲੈਣ ਵਾਲਾ ਨੀਲਾ ਪ੍ਰੇ~ਰੂਟ ਸੀ ਉੰਨਾ ਦਾ ਉਹ ਕੇੜੇ ~ ਕੇੜਾ ਸੀ? ਤੇ~ ਕਹਿੰਦੇ ਵ੍ਰਿੰਦਾਵਨ ਵ੍ਰਿੰਦਾਵਨ ਭਗਵਾਨ ਨੇ ਬੜੇ ਸੁੰਦਰ ਕੀਤੇ ਸੀ। ਕਹਿੰਦੇ ਵ੍ਰਿੰਦਾਵਨ ਭਗਵਾਨ ਦੇ ਮਨ ਨੂੰ ਮੋਹ ਲੈਣ ਵਾਲਾ ਮੇਲਾ ਰਚਾਉਣ ਵਾਲਾ ਸਥਾਨ ਹੈ। ਕਹਿੰਦੇ ਇਥੇ ਇਸ~ਇਸੇ ਸਥਾਨ ਤੇ ਭਗਵਾਨ ਨੇ ਆਪਣੇ ਬਚਪਨ ਦੇ ਵਿਚ ਖੇਡੇ ਸੀ । ਵਿਸ਼ਬਾਵ, ਦੁਲਾਰੀ, ਰਾਧਿਕਾ ਜੀ ਅਤੇ ਹੋਰ ਗੋਪੀਆਂ ਨਾਲੋਂ ਮਾ~ ਮਤਲਬ ਕੀਤੇ ਸੀ। ਹਾਂਜੀ ਤੇ ਮਹਾਭਾਰਤ ਦਾ ਯੁੱਧ ਕਿਵੇਂ ਆ, ਮਹਾਭਾਰਤ ਦੇ ਯੁੱਧ ਦੀ ਤਿਆਰੀ ਕਿਵੇਂ ਚਲ ਰਹੀ ਸੀ । ਹਾਂਜੀ ਕਹਿੰਦੇ ਮਹਾਭਾਰਤ ਕਹਿੰਦੇ ਜਾਂਦੀ ਮਹਾਭਾਰਤ ਦੇ ਮਹਾ ਯੁੱਧ ਚਲ~ਚਲ ਰਹੇ ਸੀ ਨਾ ਓਦੋ ਭਗਵਾਨ ਸ਼੍ਰੀ ਕ੍ਰਿਸ਼ਨ ਕੋਲ ਦੁਰਯੋਧਨ ਸਹਾਇਤਾ ਲਈ ਪਹੁੰਚੇ ਸੀ। ਚਲੋ ਠੀਕ ਆ, ਮੈਂ ਨਾ ਤੁਹਾਡੇ ਨਾਲ ਨਾਂ ਫੇਰ ਗੱਲ ਕਰਦੀ ਆਂ, ਮੈਨੂੰ ਕਾਲ ਆਰੀ ਆ । okay ਤੇ ਜਿਹੜਾ ਪੰਜਾਬ ਆਲਾ ਮੁੰਡਾ ਤੇ ਹਿਮਾਚਲ ਆਲੀ ਕੁੜੀ ਨਾ ਅਹ ਉਹ ਦੋਨੇਂ, ਇਕੱਠੇ ਰਹਿਣ ਲੱਗ ਪਏ ਉਹੋ। ਵੀ ਇੱਕੋ flat ਦੇ ਵਿੱਚ ਅਹ ਜਿੱਥੇ

ਰਹਿਣ-ਸਹਿਣ 'ਚ ਹੀ ਮੇਰਾ ਬਚ ਜਾਂਦਾ ਹਨਾ, ਤੇ ਉਥੇ ਜਦੋਂ ਇਕੱਠੇ ਰਹਿਣ ਲੱਗ ਪਏ ਤੇ ਫਿਰ ਅਹ ਮੈਨੂੰ ਥੋੜ੍ਹਾ ਜਾ ਅਹ ਐਦਾਂ ਲੱਗਣ ਲੱਗ ਪਿਆ ਯਰ ਵੀ ਹਨਾ, ਕੁੜੀਆਂ ਦੇ ਵਿੱਚ ਚੱਲ ਯਰ ਹਨਾ ਕਿੱਧਰ ਰਹੂੰਗਾ ਮੈਂ, ਤੇ ਇੱਕ ਓਥੇ ਮੇਰੀ ਥੋੜ੍ਹੀ ਜੀ family ਦੀ emergency ਬਣ ਗੀ ਸੀ ਤੇ ਮੈਨੂੰ job ਛੱਡ ਕੇ ਤੇ ਮੈਨੂੰ ਘਰੇ ਹੀ ਜਾਣਾ ਪਿਆ ਤੇ ਫਿਰ ਫਿਰ ਉਹ ਕੁੜੀ ਤੇ ਇਹ ਮੁੰਡਾ ਦੋਵੇਂ ਸ਼ਿਫ਼ਟ ਹੋਗੇ ਇਕੱਠੇ ਹੀ, ਇਕੱਠੇ ਹੀ ਰਹਿਣ ਲੱਗ ਪਏ ਉਥੇ ਦੋਨੇਂ, ਜਿਹੜੀ ਇਹਦੇ ਤਾਏ ਦੀ ਕੁੜੀ ਸੀਗੀ, ਉਹਨੇ ਆਪਣੀ company ਲਈ ਇੱਕ ਨਾਲ ਸਹੇਲੀ ਰੱਖ ਲੀ।

ਹੋਰ ਜ਼ਿਆਦਾ strong ਹੋ ਗਿਆ, ਜਿੱਦਾਂ ਆਪਾਂ ਕਹਿ ਦੀਏ ਵੀ ਜੇ ਦੋ ਬੰਦੇ ਇਕੱਠੇ ਰਹਿਣ ਲੱਗ ਪੈਣ ਤਾਂ ਜੇ ਆਪਾਂ ਕੁੱਤੇ ਨੂੰ ਵੀ ਰੱਖ ਲਈਏ ਘਰ 'ਚ, ਤੇ ਉਹਦੇ ਨਾਲ ਵੀ ਆਪਣਾ ਪਿਆਰ ਪੈ ਜਾਂਦਾ ਵੀ ਯਰ ਹਨਾ ਅਹ ਵੀ ਆਪਣਾ ਬਣ ਜਾਂਦਾ ਉਹ ਜਾਂ ਇੱਕ ਦਿਲ ਨੂੰ ਲੱਗ ਜਾਂਦਾ ਤੇ ਕਾਫ਼ੀ time ਤੋਂ ਨਾ ਅਹ ਅਮ ਹੁਣ ਵੀ ਉਹ, ਇਕੱਠੇ ਰਹਿ ਰਹੇ ਆ, ਉਥੇ ਈ ਤੇ ਹੁਣ ਉਹ ਮੁੰਡੇ ਦੀ ਵੀ ਉਮਰ ਹੁੰਦੀ ਜਾਂਦਾ ਆ, ਤੇ ਉਹਦੀ ਕੁੜੀ ਦੀ ਵੀ ਉਮਰ ਹੁੰਦੀ ਜਾਂਦੀ ਆ ਵਿਆਹ ਦੀ ਹਨਾ ਤੇ ਘਰ ਦੇ ਹੁਣ ਉਹਨੂੰ ਕਹਿੰਦੇ ਵੀ ਏਦਾਂ ਕਰ ਕੇ ਵੀ ਤੂੰ ਪਿੰਡ ਆਜਾ ਤੇ ਹੁਣ ਆਪਾਂ ਤੇਰਾ ਵਿਆਹ ਕਰਨਾ ਤੇ ਉਹਨੇ ਮੁੰਡੇ ਨੂੰ ਕਿਹਾ ਯਰ ਵੀ ਮੈਨੂੰ ਤਾਂ ਘਰ ਦੇ ਐਦਾਂ-ਐਦਾਂ ਬੋਲੀ ਜਾਂਦੇ ਆ ਵੀ ਤੂੰ ਆਪਣੇ ਘਰੇ ਗੱਲ ਕਰ ਕਰ, ਤੇ ਮੁੰਡਾ ਕਹਿੰਦਾ ਵੀ ਮੇਰੇ ਘਰੇ ਤਾਂ ਕੋਈ ਚੱਕਰ ਨੀਂ ਗਾ, ਵੀ ਮੈਂ ਤਾਂ ਆਪਣੇ ਘਰ ਦੇ ਮਨਾ ਹੀ ਲਊਂਗਾ, ਵੀ ਸਾਡੇ ਜਿਹੜੀ family ਆ ਉਹ ਥੋੜ੍ਹੀ ਜੀ ਨਾ ਅਹ open-minded ਹੀ ਆ, ਵੀ ਸਾਡੇ ਕੋਈ ਐਡਾ ਚੱਕਰ ਨੀਂ ਗਾ, ਵੀ ਸਾਡੇ ਘਰ ਦੇ ਜਿਹੜੇ ਹੈਗਾ ਆ ਵੀ ਮੰਨ ਜਾਣਗੇ ਉਹੋ, ਵੀ ਇਹ ਨੀਂ ਗਾ ਵੀ ਸਾਡੇ ਘਰ ਦੇ ਮੰਨਣਗੇ ਨੀਂ ਗੇ, ਕਹਿੰਦੀ ਨਹੀਂ ਸਾਰੇ ਮੁੰਡੇ ਇਦਾਂ ਹੀ ਕਹਿੰਦੇ ਹੁੰਦੇ ਆ, ਤੂੰ ਮੈਨੂੰ ਛੱਡ ਜੇਂ ਗਾ, ਫਲਾਨਾ-ਧਿਓਂਕਾ, ਜੇ ਵੋ ਤੇ ਉਹ ਮੁੰਡਾ ਕਹਿੰਦਾ ਚਲ ਠੀਕ ਆ ਬਈ, ਵੀ ਮੈਂ ਕਰ ਲੈਨਾ, ਉਹ ਨਾ ਅਹ ਜਦੋਂ ਵੀ ਘਰੇ ਜਾਇਆ ਕਰੇ ਮੁੰਡਾ, ਤੇ ਉਹਨੂੰ ਕਿਹਾ ਕਰੇ ਕੁੜੀ ਵੀ ਗੱਲ ਕੀਤੀ, ਮੁੰਡਾ ਕਹਿ ਦਿਆ ਕਰੇ, ਨਹੀਂ ਉਹ ਕਿਹਾ ਕਰੇ ਜਾਂ ਆਏਂ ਕਦੇ ਕੁੜੀ ਕਹਿ ਦਿਆ ਕਰੇ, ਗੱਲ ਕੀਤੀ, ਉਹ ਕਹਿ ਦਿਆ ਕਰੇ ਨਈਂ, ਵੀ ਜਦੋਂ ਮੈਂ ਤੈਨੂੰ ਕਹੀ ਜਾਨਾ ਵੀ ਤੂੰ ਘਰੇ ਗੱਲ ਕਰਲਾ, ਵੀ ਮੈਂ ਤਾਂ, ਸਾਡੇ ਤਾਂ ਘਰ ਦੇ ਮੰਨੇ ਈ ਮੰਨੇ ਆ ਅਹ ਵੀ ਸਾਡੇ ਐਡੀ ਗੱਲਬਾਤ ਕੋਈ ਹੈਨੀ ਗੀ, ਵੀ ਸਾਡੇ ਤਾਂ ਘਰ ਦੇ ਮੰਨ ਈ ਜਾਣਗੇ ਤੇ ਫਿਰ ਉਹ ਕਹਿ ਕਹਾ ਕੇ ਕਹਿੰਦਾ ਮੁੰਡੇ ਨੇ ਆਪਣੇ ਘਰੇ ਗੱਲ ਕਰ ਲੀ, ਬਈ ਮੁੰਡੇ ਦੇ ਘਰ ਦੇ ਉਹਨੂੰ ਕਹਿੰਦੇ ਯਰ ਵੀ ਤੂੰ ਕੁੜੀ ਨੂੰ ਜਾਣਦਾ ਤੇ ਤੂੰ, ਤੂੰ ਹੀ ਕੁੜੀ ਨਾਲ ਰਹਿਣਾ ਤੇ ਤੂੰ ਦੇਖ ਲਾ ਵੀ ਜੇ ਤੈਨੂੰ ਪਸੰਦ ਆ ਤਾਂ ਸਾਨੂੰ ਕੋਈ problem ਨੀਂ ਗੀ ਵੀ ਹਨਾ, ਤੇਰੇ ਤੇ ਅਸੀਂ ਤਾਂ decision ਛੱਡਿਆ, ਉਹ ਮੁੰਡਾ ਆਇਆ ਤੇ ਉਹਨੇ ਮੁੰਡੇ ਨੂੰ ਘਰੋਂ ਆ ਕੇ ਦੱਸਿਆ ਵੀ, ਮੇਰੇ ਘਰ ਦੇ ਇਦਾਂ ਇਦਾਂ ਕਹਿੰਦੇ ਆ, ਵੀ ਮੈਂ, ਮੁੰਡਾ ਕਹਿੰਦਾ, ਮੈਂ ਤੇਰੀਆਂ ਫੋਟੋਆਂ ਦਿਖਾ ਤੀਆਂ ਘਰੇ ਤੇ ਸਾਡੇ ਘਰਦਿਆਂ ਨੂੰ ਤੂੰ ਅਹ ਮਤਲਬ ਪਸੰਦ ਆਂ। ਉਹ ਕਹਿੰਦੇ ਵੀ ਜੇ ਮੈਨੂੰ ਕੋਈ problem ਨੀਂ ਤਾਂ ਵੀ ਤੂੰ ਕਰਾਲਾ, ਮੈਂ ਕਿਹਾ ਮੈਨੂੰ ਤਾਂ ਕੋਈ problem ਹੈਨੀ ਗੀ ਤੇਰੇ ਤੋਂ, ਉਹਨੇ ਦੱਸ ਤਾਂ ਉਹਨੂੰ ਤੇ ਫਿਰ ਕੀ ਹੋਇਆ ਵੀ ਉਹਨੇ ਕੁੜੀ ਨੂੰ ਕਿਹਾ ਵੀ ਹਾਂ, ਵੀ ਹੁਣ ਤੂੰ ਆਪਣੇ ਘਰੇ ਗੱਲ ਕਰ, ਕੁੜੀ ਦੇ ਘਰ ਦੇ ਕੀ ਸੀ ਨਾ, ਕੁੜੀ ਦੇ ਘਰ ਦੇ ਨਾ ਕੁੜੀ ਲਈ ਨਾ ਅਹ ਰਿਸ਼ਤੇ ਲੈ ਕੇ ਆਜਿਆ ਕਰਨ ਕੁੜੀ ਦੱਸੇ ਹੈ ਨਾ ਅਹ ਵੀ ਹਾਂ ਯਰ ਮੈਨੂੰ ਤਾਂ ਇਹ ਪਸੰਦ ਆ।

ਸਾਡੀ ਬੇਇਜ਼ਤੀ ਹੁੰਦੀ ਆ, ਅਸੀਂ ਉਨ੍ਹਾਂ ਨਾਲ ਜ਼ੁਬਾਨ ਕੀਤੀ ਆ ਅਹ ਫਲਾਨਾ-ਧਿਓਂਕਾ, ਤੇ ਉਹ ਕੁੜੀ ਜਾਵੜੀ ਤੇ ਉਹ ਕੁੜੀ ਮੁੰਡੇ ਨੂੰ ਜਾ ਕੇ ਉਥੇ ਮਿਲੀ ਤੇ ਉਹਨੇ ਕੁੜੀ ਨੇ ਸਿੱਧਾ ਜਾ ਕੇ ਦੱਸ ਤਾ ਉਥੇ ਜੀਹਦੇ ਨਾਲ ਮਿਲਾਉਣ ਗਏ ਸੀਗੇ, ਵੀ ਤੂੰ ਸਾਡੇ ਘਰ ਦਿਆਂ ਨੂੰ ਨਾ ਦੱਸੀਂ। ਵੀ ਮੈਂ ਤਾਂ ਹਜੇ ਆਪਣੇ ਵਿਆਹ ਲਈ ready ਨੀਂ ਗੀ, but ਇਹ ਮੇਰੇ ਨਾਲ

ਉਹਨੇ ਇਨ੍ਹਾਂ ਦੇ ਘਰ ਦਿਆਂ ਨੂੰ ਤਾਂ ਦੱਸਿਆ ਨੀਂ, but ਉਹ ਮੁੰਡੇ ਨੇ ਕੋਈ ਨਾ ਕੋਈ ਬਹਾਨਾ ਬਣਾ ਲਿਆ, ਤੇ ਉਹ ਉਥੋਂ ਆ ਗੀ, ਕਹਿੰਦੀ ਵੀ ਮੈਂ ਥੋਡੇ ਇੱਕ ਵਾਰੀ ਕਹਿਣ ਤੇ ਆਗੀ, ਮੈਂ ਹੁਣ ਦੁਬਾਰਾ ਨੀਂ ਆਉਣਾ, ਮੈਂ ਮੁੰਡੇ ਨੀਂ ਦੇਖ ਸਕਦੀ, ਵੀ ਮੈਂ ਹਜੇ ਵਿਆਹ ਨੀਂ ਕਰਾਉਣਾ ਹੈਗਾ, ਤੇ ਕੁਸ਼ time ਉਹਦੇ ਘਰ ਦੇ ਟਿਕ ਗੇ, ਤੇ ਹੁਣ ਫੇਰ ਉਹਦੇ ਘਰ ਦੇ ਪਿੱਛੇ ਪੈ ਗੇ, ਵੀ ਫਲਾਨਾ ਮੁੰਡਾ ਤੇ ਉਹਨੂੰ ਆਪਾਂ ਦੇਖਣ ਜਾਨਾ, ਤੇ ਫਿਰ ਹੁਣ ਇਹਨੂੰ ਦੱਸਣਾ ਈ ਪਿਆ, ਜਦੋਂ ਇਹਨੇ ਮੁੰਡੇ ਨੂੰ ਦੱਸਿਆ ਵੀ ਉਹ ਤਾਂ ਫੇਰ ਮੈਨੂੰ ਕਹੀ ਜਾਂਦੇ ਆ ਤੇ ਉਹ ਕੁੜੀ ਨੇ ਆਪਣੇ ਘਰੇ ਦੱਸਿਆ ਵੀ ਏਦਾਂ-ਏਦਾਂ ਕਰਕੇ ਵੀ ਮੈਨੂੰ ਤਾਂ, ਵੀ ਮੁੰਡਾ ਪਸੰਦ ਆ, ਪੰਜਾਬ ਦਾ ਮੁੰਡਾ, ਜੱਟਾਂ ਦਾ ਮੁੰਡਾ, ਮੈਂ ਤਾਂ ਉਹਦੇ ਨਾਲ ਵਿਆਹ ਕਰਵਾਉਣਾ। ਤੇ ਘਰ ਦੇ ਕਹਿੰਦੇ ਵੀ ਨਈਂ, ਵੀ ਆਪਾਂ ਤੇਰਾ ਵਿਆਹ ਹਿਮਾਚਲ 'ਚ ਹੀ ਕਰਨਾ ਵੀ ਤੇ ਅਹ ਅਸੀਂ ਪੰਜਾਬ ਦੇ ਮੁੰਡੇ ਦੇ ਨਾਲ ਅਸੀੰ ਕਾਹਤੋਂ ਕਰੀਏ, ਵੀ ਆਪਣਾ ਜਦੋਂ culture ਹੀ ਨੀਂ। ਉਹ ਜੱਟ ਆ ਤੇ ਆਪਾਂ ਹਿੰਦੂ ਆਂ ਇਹਨੂੰ ਐਦਾਂ-ਐਦਾਂ ਕਹਿਣ ਲੱਗ ਪਏ, ਇਹਨੂੰ ਉਹੋ ਸਾਰੇ ਇਹਦੇ ਘਰ ਦੇ ਸੀਗੇ ਜਿੰਨੇ ਵੀ ਇਹਦੇ, ਤੇ ਇਹ ਕੁੜੀ ਕਹਿੰਦੀ ਵੀ ਨਹੀਂ ਮੈਨੂੰ ਤਾਂ ਮੁੰਡਾ ਪਸੰਦ ਆ, ਵੀ ਮੈਂ ਤਾਂ ਕਰਾਉਣਾ ਹੀ ਉਹਦੇ, ਉਹਦੇ ਨਾਲ ਆ, ਤੇ ਫਿਰ ਘਰੇ ਕਾਫ਼ੀ ਵੱਡੀਆਂ ਲੜਾਈਆਂ ਹੋਈਆਂ, ਤੇ ਘਰੇ ਕਾਫ਼ੀ ਇਨ੍ਹਾਂ ਨੂੰ ਫਿਰ ਮਤਲਬ tensions ਟੂਸ਼ਨਾਂ

ਵੀ ਜੇ ਤੇਰੇ ਪਾਪਾ ਨੂੰ ਕੁਸ਼ ਹੋ ਗਿਆ, ਤੇ ਫਿਰ ਵੀ ਆਪਾਂ ਕੀ, ਵੀ ਅਹ ਤੂੰ ਸਾਰੇ ਕਾਸੇ ਦੀ ਜ਼ਿੰਮੇਵਾਰ ਹੋਏਂਗੀ ਤੇ ਫਿਰ ਉਹ ਕੁੜੀ ਕਹਿੰਦੀ ਵੀ ਯਰ, ਤੁਸੀਂ ਇੱਕ ਵਾਰੀ ਉਹ ਮੁੰਡੇ ਨੂੰ ਮਿਲ ਤਾਂ ਲਓ, ਜਾਂ ਮੈਂ ਆਪੇ ਪਾਪਾ ਦੇ ਨਾਲ ਗੱਲ ਕਰ ਲਊਂਗੀ, ਉਹ ਕੁੜੀ ਨੇ ਸਿੱਧਾ ਆਪਣੇ ਬਾਪੂ ਨੂੰ ਦੱਸਿਆ ਵੀ, ਮੈਨੂੰ ਤਾਂ ਉਹ ਪੰਜਾਬ ਦਾ ਮੁੰਡਾ ਜੋ, ਉਹ ਮੈਨੂੰ ਪਸੰਦ ਆ। ਬਾਪੂ ਵੀ ਅੱਗੋਂ ਕੱਬਾ ਸੀਗਾ ਉਹਦਾ ਬਾਪੂ ਕਹਿੰਦਾ ਨਈਂ, ਪੰਜਾਬ ਤਾਂ ਕਰਨਾ ਹੀ ਨਈਂ ਆ, ਵੀ ਜੇ ਵਿਆਹ ਕਰਨਾ ਤਾਂ ਮੈਂ ਹਿਮਾਚਲ 'ਚ ਹੀ ਕਰਨਾ ਉਪਰੋਂ ਉਹ ਕੁੜੀ ਦਾ ਬਾਪੂ ਜਿਹੜਾ ਸੀਗਾ, ਬਾਪੂ ਸੀਗਾ ਫੌਜੀ। ਤੇ ਫੌਜੀ ਦਾ ਸੋਨੂੰ ਵੈਸੇ ਹੀ ਪਤਾ ਵੀ ਆਪਣੇ rules ਦੇ ਪੱਕੇ ਹੁੰਦੇ ਆ। ਵੀ ਜਿਹੜੀ ਜ਼ਿੱਦ ਤੇ ਅੜ ਜਾਣ, ਉਹ ਤਾਂ ਉਹੀ ਪੁਗਾਉਂਦੇ ਆ। ਤੇ ਫਿਰ ਕੀ ਹੁੰਦਾ ਬਈ ਉਹਨੇ ਆਪਣੇ ਵੱਲੋਂ ਸਾਰਾ ਕੁਝ ਦੱਸ ਦਿੰਦੀ ਆ ਵੀ ਘਰੇ ਆਹਾ ਕੁੜੀ ਨੇ ਉਹਨੂੰ ਐਨਾ, ਐ ਐ ਅਹ ਐਨਾ ਕਹਿ ਤਾ ਵੀ, ਚਲ ਇਹ ਤਾਂ ਬਾਅਦ ਦੀਆਂ ਗੱਲਾਂ, ਵੀ ਤੁਸੀਂ ਇੱਕ ਵਾਰੀ ਮੁੰਡੇ ਨੂੰ ਮਿਲ ਤਾਂ ਲਓ, ਫਲਾਨਾ ਜੇ ਵੋ ਹਨਾ।

ਬਈ ਉਹ ਕੁੜੀ ਨਾ ਅਹ ਉਹੋ ਉਹਦੀ, ਉਹਦੀ ਜਿਹੜੀ ਕੁੜੀ ਸੀਗੀ, ਉਹਦੀ ਭੈਣ ਦੀ, ਉਹ ਬਿਮਾਰ ਸੀਗੀ ਤੇ ਉਹਦਾ ਪਤਾ ਲੈਣ ਆਏ ਸੀਗੇ ਹੁਣ ਉਹੋ ਤੇ ਉਹਨੇ ਜੀਜੂ ਨੂੰ ਵੀ ਦੱਸਿਆ ਆਬਦੇ ਨੂੰ ਘਰਦਿਆਂ ਨੇ ਤੇ ਇਹਨੇ ਭੈਣ ਨੇ ਤਾਂ ਸਾਰਿਆਂ ਨੂੰ ਦੱਸਿਆ ਬਿਆ ਹੀ ਸੀਗਾ, ਤੇ ਫਿਰ ਉਹੋ ਜੀਜੂ ਨੇ ਮਨਾਇਆ ਵੀ ਚਲ ਤੁਸੀਂ ਇੱਕ ਵਾਰੀ ਮੁੰਡੇ ਨੂੰ ਮਿਲ ਲੋ। ਤੇ ਉਹੋ ਪਿੱਛੇ ਜੇ ਉਹਨੂੰ ਬਈ ਪੰਚਕੂਲੇ ਪੰਜਾਬ ਆਲੇ ਮੁੰਡੇ ਨੂੰ ਬੁਲਾਇਆ ਸੀਗਾ, ਤੇ ਉਹਦੀ ਮੰਮੀ, ਡੈਡੀ, ਕੁੜੀ ਦੀਆਂ, ਕੁੜੀ ਅਹ ਉਹ ਕੁੜੀ ਵਰਗੀਆਂ ਤਿੰਨ ਭੈਣਾ ਈ ਭੈਣਾਂ, ਕੁੜੀ ਦੀਆਂ ਦੋਨੇਂ ਅਹ ਦੋਨੇ ਭੈਣਾਂ ਤੇ ਮਾਂ ਤੇ ਜੀਜੂ ਸਾਰੇ ਆਏ ਸੀਗੇ ਤੇ ਉਹ ਮੁੰਡਾ ਗਿਆ ਸੀਗਾ ਇਕੱਲਾ ਵਿਚਾਰਾ ਤੇ ਉਨ੍ਹਾਂ ਨੂੰ ਬਈ ਮਿਲ ਕੇ ਆਇਆ, ਮੁੰਡੇ ਨੇ ਸਾਰਾ ਕੁਝ ਦੱਸ ਤਾ ਵੀ ਹਾਂ, ਮੈਂ ਇਹਨੂੰ ਪਿਆਰ ਕਰਦਾਂ ਤੇ ਬਸ ਕੁੜੀ ਵੱਲੋਂ, ਕੁੜੀ ਦੇ ਘਰ ਦਿਆਂ ਵੱਲੋਂ ਇਕੋ ਹੀ ਸਵਾਲ ਆ ਵੀ ਸਾਡੀ ਜਿਹੜੀ family ਆ ਉਹ ਹਿੰਦੂ ਆ, ਤੁਸੀਂ ਜੱਟ ਆਂ। ਵੀ ਸਾਡੇ ਥੋੜ੍ਹਾ ਜਾ ਕੁੰਡਲੀਆਂ ਮਿਲਾ ਕੇ ਕਰਦੇ ਆ ਕੰਮ, ਸਾਡੇ ਪੰਡਿਤਾਂ ਤੋਂ ਪੁੱਛ ਕੇ ਕਰਦੇ ਆ, ਸਾਡੇ ਲਈ ਇਹ ਕੰਮ ਬਹੁਤ ਔਖਾ, ਸਾਡੇ ਮਤਲਬ ਘਰ 'ਚ ਕਦੇ ਹੋਇਆ ਨੀਂ ਕਦੇ ਏਦਾਂ ਦਾ ਕੁਸ਼

ਤੇ ਬਾਕੀ ਦੇਖੋ ਹਜੇ ਅੱਗੇ ਕੀ ਬਣਦਾ, ਫਿਰ ਥੋਨੂੰ ਦੱਸਾਂਗੇ story ਅੱਗੇ ਕੀ ਹੁੰਦਾ। ਤੈਨੂੰ ਸੁਣਿਆ ਨੀਂ। ਮੈਂ ਕਦੋਂ ਦਾ glass ਮੰਗ ਰਿਹਾ ਹਾਂ, ਤੇ ਤੂੰ ਕੰਨਾਂ ਵਿੱਚ ਰੂੰ ਦੇ ਕੇ ਪਈ ਏਂ। ਤੈਨੂੰ ਕਿੰਨੀ ਵਾਰ ਕਿਹਾ ਏ, ਕਿ ਜਦੋਂ ਮੈਂ ਆਵਾਂ, glass, salad ਮੇਰੇ ਅੱਗੇ ਮੇਜ਼ 'ਤੇ ਪਿਆ ਹੋਣਾ ਚਾਹੀਦਾ। ਪਰ ਨਾਲਾਇਕ ਜਿਹੀ ਤੈਨੂੰ ਕੋਈ ਅਸਰ ਹੀ ਨਹੀਂ। ਕਿੱਦਾਂ ਪਈ ਏ ਖਾ ਖਾ ਕੇ, ਗੰਦੇ ਖਾਨਦਾਨ ਦੀ। ਇਹ ਕੁਝ ਬੋਲਦਿਆਂ ਰਮੇਸ਼ ਨੇ ਬੋਤਲ ਦਾ ਢੱਟ ਖੋਲ੍ਹਿਆ ਉਸਦੀ ਪਤਨੀ ਰੂਪਾ ਨੇ glass, salad ਤੇ ਨਮਕੀਨ ਅੱਗੇ ਲਿਆ ਧਰਿਆ। ਤੇ ਕਿਹਾ ਕੁਝ ਤਾਂ ਸ਼ਰਮ ਕਰੋ। ਚੰਦਰ ਦੇ ਬਾਪੂ, ਕੁੜੀ ਜਵਾਨ ਹੋ ਗਈ ਏ। ਬਾਰ੍ਹਵੀਂ ਤੋਂ ਬਾਅਦ ਇਸਨੂੰ college ਦਾਖਲਾ ਕਰਾਉਣਾ ਏ।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 ਹੋਰ ਦੋ ਸਾਲਾਂ ਨੂੰ ਕੁੜੀ ਦੇ ਹੱਥ ਪੀਲੇ ਕਰਨ ਲਈ ਮੁੰਡ਼ਾ ਲੱਭਣਾ ਪੈਣਾ ਏ। ਜੇ ਇਸੇ ਤਰ੍ਹਾਂ ਪੀਂਦੇ ਰਹੇ ਤਾਂ ਕਿਸੇ ਨੇ ਵੀ ਆਪਣੀ ਧੀ ਦਾ ਸਾਕ ਨਹੀਂ ਲੈਣਾ। ਹੁਣ ਤਾਂ ਛੱਡ ਦਿਓ, ਇਸ ਕਲਮੂਹੀ ਸ਼ਰਾਬ ਨੂੰ। ਚੱਲ ਹੁਣ ਚੁੱਪ ਕਰ। ਤੇ ਆਪਣਾ ਕੰਮ ਕਰ। ਮੈਂ ਤੇਰੀ ਬਕ-ਬਕ ਸੁਣਨ ਲਈ ਨਹੀਂ ਬੁਲਾਇਆ। ਜਾ ਇੱਥੋਂ ਮੈਨੂੰ ਸਰੂਰ ਬਣਾਉਣ ਦੇ। ਅੱਗ ਲੱਗੇ ਤੁਹਾਡੇ ਸਰੂਰ ਨੂੰ। ਜਾਂਦੀ ਏ ਕਿ ਨਹੀਂ। ਮੈਂ ਨਹੀਂ ਜਾਣਾ।

ਕੁੜੀ ਨੂੰ JBT ਵਿੱਚ ਦਾਖਲਾ ਕਰਵਾ ਦਿਓ। ਇਸਦਾ ਸਰਕਾਰੀ college ਵਿੱਚ number ਪੈ ਜਾਵੇਗਾ ਤੇ ਫਿਰ ਸਰਕਾਰੀ ਨੌਕਰੀ ਮਿਲ ਜਾਵੇਗੀ। ਆਪਾਂ ਕੁੜੀ ਨੂੰ ਅੱਗੇ ਪੜ੍ਹਾਉਣਾ ਹੈ। ਕੁਸ਼ ਨਹੀਂ ਕਰਾਉਣਾ। ਘਰ ਬਿਠਾ ਦੇ।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 ਨਾਲੇ ਅੱਜ ਕੱਲ੍ਹ ਜ਼ਮੀਨ ਦੇ ਕੰਮਾਂ ਵਿੱਚ ਮੰਦੀ ਏ। ਸੌਦੇ ਨਹੀਂ ਵਿਕ ਰਹੇ। ਜਾਹ ਹੁਣ ਤੂੰ ਤੇ ਮੇਰੇ ਵਾਸਤੇ ਰੋਟੀ ਬਣਾ। ਪਹਿਲਾਂ ਮੇਰੀ ਗੱਲ ਸੁਣ ਲਓ। ਮੈਂ ਕਿਹਾ ਕੁੜੀ ਨੂੰ ਅੱਗੇ ਪੜ੍ਹਾਉਣਾ ਏ।

ਮੈਂ ਨਹੀਂ ਪੜ੍ਹਾਉਣੀ ਕੁੜੀ। ਬੱਸ ਹੁਣ ਇਸ ਸਬੰਧ ਵਿੱਚ ਕੋਈ ਗੱਲ ਨਹੀਂ ਹੋਵੇਗੀ। ਦੂਜੇ ਪਾਸੇ ਚੰਦਰ ਮਾਂ-ਬਾਪ ਦੀ ਸਾਰੀ ਗੱਲ ਸੁਣ ਰਹੀ ਸੀ। ਉਸਦੀ mummy ਨੇ ਉਸਨੂੰ ਪੜਦੇ ਓਹਲੇ ਸਾਰੀ ਗੱਲ ਸੁਣਦਿਆਂ ਵੇਖ ਲਿਆ। ਉਹ ਮੂੰਹ-ਅੱਖਾਂ ਸਾਫ਼ ਕਰਕੇ ਚੰਦਰ ਕੋਲ ਗਈ ਅਤੇ ਗਲਵੱਕੜੀ ਵਿੱਚ ਲੈ ਲਿਆ ਅਤੇ ਉਸਨੂੰ ਭਰੋਸਾ ਦਿਵਾਇਆ ਕਿ ਉਸਦੀ ਮਾਂ ਚੰਦਰ ਨੂੰ ਜ਼ਰੂਰ ਪੜ੍ਹਾਵੇਗੀ। ਪਰ ਚੰਦਰ ਖਾਮੋਸ਼ ਸੀ। ਉਹ ਵੀ ਆਪਣੇ ਪਿਤਾ ਰਮੇਸ਼ ਦੇ ਇਸ ਵਿਵਹਾਰ ਤੋਂ ਦੁਖੀ ਸੀ। ਉਹ ਵੀ ਚਾਹੁੰਦੀ ਸੀ ਕਿ ਉਸਦੇ ਪਿਤਾ ਸ਼ਰਾਬ ਛੱਡ ਦੇਣ। ਪਰ ਉਸਨੂੰ ਕੋਈ ਰਾਹ ਨਹੀਂ ਦਿਖ ਰਿਹਾ ਸੀ। ਉਸਨੇ ਪਰਮਾਤਮਾ ਅੱਗੇ ਅਰਜ਼ੋਈ ਕੀਤੀ ਕਿ ਕੋਈ ਤਰੀਕਾ ਦੱਸੋ, ਜਿਸ ਨਾਲ ਉਹ ਆਪਣੇ ਪਿਤਾ ਨੂੰ ਸ਼ਰਾਬ ਛੁਡਾ ਸਕੇ। ਇਸ ਤਰ੍ਹਾਂ ਸੋਚਦੀ ਉਹ ਸੋ ਗਈ। ਜਦੋਂ ਸਵੇਰੇ ਉੱਠੀ ਤਾਂ ਉਸਨੂੰ ਰਾਹ ਲੱਭ ਗਿਆ ਸੀ। ਉਸਨੇ ਅੱਜ ਉਸ ਤਰਕੀਬ 'ਤੇ ਕੰਮ ਕਰਨ ਦੀ ਸੋਚੀ। ਸ਼ਾਮ ਨੂੰ ਜਦੋਂ ਉਸਦਾ ਪਿਤਾ ਘਰ ਆਇਆ ਤਾਂ ਉਸਨੂੰ ਵੇਖਿਆ। ਉਸਦੇ ਆਵਾਜ਼ ਮਾਰਨ ਤੋਂ ਪਹਿਲਾਂ ਹੀ ਦੋ glass ਮੇਜ਼ 'ਤੇ ਪਏ ਸੀ। ਅਤੇ ਨਾਲ ਹੀ ਨਮਕੀਨ salad ਵੀ। ਚੰਦਰ ਵੀ ਉਸਦੇ ਬੈਠ ਦੇ ਹੀ, ਪਿਓ ਪਾਸ ਆ ਕੇ ਬੈਠ ਗਈ। ਜਦੋਂ ਰਮੇਸ਼ ਸ਼ਰਾਬ ਦੀ ਬੋਤਲ ਖੋਲ੍ਹਣ ਲੱਗਾ ਤਾਂ ਚੰਦਰ ਨੇ ਬੋਤਲ ਆਪਣੇ ਪਿਤਾ ਦੇ ਹੱਥੋਂ ਫੜ ਲਈ। ਤੇ ਖੁਦ glass ਵਿੱਚ ਸ਼ਰਾਬ ਪਾਉਣ ਲੱਗੀ। ਇਹ ਦੇਖ ਕੇ ਰਮੇਸ਼ ਹੱਕਾ-ਬੱਕਾ ਰਹਿ ਗਿਆ। ਉਸਨੇ ਚੰਦਰ ਨੂੰ ਪੁੱਛਿਆ ਇਹ ਕੀ ਕਰ ਰਹੀ ਏਂ ਅਤੇ ਤੂੰ ਸ਼ਰਾਬ ਕਿਉਂ ਪਾ ਰਹੀਂ ਏਂ।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 ਸ਼ਰਾਬ ਪੀਣ ਨਾਲ ਸਰੂਰ ਜਿਹਾ ਆਉਂਦਾ ਹੈ। ਅੱਜ ਮੈਂ ਵੀ ਤੁਹਾਡੇ ਨਾਲ company ਕਰਨੀ ਹੈ। ਮੈਂ ਵੀ ਤਾਂ ਦੇਖਾਂ ਕਿ ਜੇ ਪਾਪਾ ਨੂੰ ਸਰੂਰ ਆਉਂਦਾ ਹੈ ਤਾਂ ਮੈਂ ਵੀ ਆਪਣੇ ਪਾਪਾ ਨਾਲ ਮਿਲ ਕੇ ਸਰੂਰ ਬਣਾਉਂਗੀ। mama ਤਾਂ ਐਵੇਂ ਲੜਦੀ ਰਹਿੰਦੀ ਏ। ਉਸਨੂੰ ਕੀ ਪਤਾ ਸਰੂਰ ਕੀ ਹੁੰਦਾ ਏ। mood ਕਿਵੇਂ ਠੀਕ ਰਹਿੰਦਾ ਏ। ਉਸਨੂੰ ਤਾਂ ਬੱਸ ਤੁਹਾਡੀ ਸੋਮਰਸ ਤੋਂ ਵੀ allergy ਏ। ਉਸਨੂੰ ਕੀ ਪਤਾ ਇਸ ਸੋਮਰਸ ਨੂੰ ਦੇਵਤੇ ਵੀ ਪੀਂਦੇ ਸੀ। papa ਉਹ ਕਿਵੇਂ ਸੀ story ਮੈਂ ਭੁੱਲ ਗਈ ਜਦੋਂ ਸਮੁੰਦਰ ਮੰਥਨ ਤੋਂ ਬਾਅਦ ਦੇਵਤਿਆਂ ਅਤੇ ਰਾਖਸ਼ਸ਼ਾਂ ਨੇ ਚੌਦਾਂ ਰਤਨ ਕੱਢਦੇ ਸਮੇਂ ਇਹ ਸੋਮਰਸ ਕੱਢਿਆ ਸੀ। ਇਹ ਗੱਲਾਂ ਸੁਣ। ਰਮੇਸ਼ ਪਾਣੀ ਪਾਣੀ ਹੋ ਗਿਆ। ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਕੀ ਭਾਣਾ ਵਰਤ ਰਿਹਾ ਏ। ਉਸਨੂੰ ਕੋਈ ਗੱਲ ਨਹੀਂ ਸੀ, ਸੁੱਝ ਰਹੀ। ਉਹ ਚੰਦਰ ਨਾਲ ਅੱਖ ਨਹੀਂ ਸੀ ਮਿਲਾ ਰਿਹਾ। ਚੰਦਰ ਨੇ ਫਿਰ ਟਕੋਰ ਮਾਰੀ। ਤੈਨੂੰ ਸੁਣਿਆ ਨੀਂ, ਮੈਂ ਕਦੋਂ ਦਾ glass ਮੰਗ ਰਿਹਾ ਹਾਂ ਤੇ ਤੂੰ ਕੰਨਾਂ ਵਿੱਚ ਰੂੰ ਦੇ ਕੇ ਪਈ ਏਂ। ਤੈਨੂੰ ਕਿੰਨੀ ਵਾਰ ਕਿਹਾ ਏ, ਕਿ ਜਦੋਂ ਮੈਂ ਆਵਾਂ glass, salad ਮੇਰੇ ਅੱਗੇ ਮੇਜ਼ 'ਤੇ ਪਿਆ ਹੋਣਾ ਚਾਹੀਦਾ। ਪਰ ਨਾਲਾਇਕ ਜਿਹੀ ਤੈਨੂੰ ਕੋਈ ਅਸਰ ਹੀ ਨਹੀਂ। ਕਿੱਦਾਂ ਪਈ ਏ ਖਾ ਖਾ ਕੇ, ਗੰਦੇ ਖਾਨਦਾਨ ਦੀ। ਇਹ ਕੁਝ ਬੋਲਦਿਆਂ ਰਮੇਸ਼ ਨੇ ਬੋਤਲ ਦਾ ਢੱਟ ਖੋਲ੍ਹਿਆ ਉਸਦੀ ਪਤਨੀ ਰੂਪਾ ਨੇ glass, salad ਤੇ ਨਮਕੀਨ ਅੱਗੇ ਲਿਆ ਧਰਿਆ। ਤੇ ਕਿਹਾ ਕੁਝ ਤਾਂ ਸ਼ਰਮ ਕਰੋ। ਚੰਦਰ ਦੇ ਬਾਪੂ, ਕੁੜੀ ਜਵਾਨ ਹੋ ਗਈ ਏ। ਬਾਰ੍ਹਵੀਂ ਤੋਂ ਬਾਅਦ ਇਸਨੂੰ college ਦਾਖਲਾ ਕਰਾਉਣਾ ਏ।

ਹੋਰ ਦੋ ਸਾਲਾਂ ਨੂੰ ਕੁੜੀ ਦੇ ਹੱਥ ਪੀਲੇ ਕਰਨ ਲਈ ਮੁੰਡ਼ਾ ਲੱਭਣਾ ਪੈਣਾ ਏ। ਜੇ ਇਸੇ ਤਰ੍ਹਾਂ ਪੀਂਦੇ ਰਹੇ ਤਾਂ ਕਿਸੇ ਨੇ ਵੀ ਆਪਣੀ ਧੀ ਦਾ ਸਾਕ ਨਹੀਂ ਲੈਣਾ। ਹੁਣ ਤਾਂ ਛੱਡ ਦਿਓ, ਇਸ ਕਲਮੂਹੀ ਸ਼ਰਾਬ ਨੂੰ। ਚੱਲ ਹੁਣ ਚੁੱਪ ਕਰ। ਤੇ ਆਪਣਾ ਕੰਮ ਕਰ। ਮੈਂ ਤੇਰੀ ਬਕ-ਬਕ ਸੁਣਨ ਲਈ ਨਹੀਂ ਬੁਲਾਇਆ। ਜਾ ਇੱਥੋਂ ਮੈਨੂੰ ਸਰੂਰ ਬਣਾਉਣ ਦੇ। ਅੱਗ ਲੱਗੇ ਤੁਹਾਡੇ ਸਰੂਰ ਨੂੰ। ਜਾਂਦੀ ਏ ਕਿ ਨਹੀਂ। ਮੈਂ ਨਹੀਂ ਜਾਣਾ।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 ਕੁੜੀ ਨੂੰ JBT ਵਿੱਚ ਦਾਖਲਾ ਕਰਵਾ ਦਿਓ। ਇਸਦਾ ਸਰਕਾਰੀ college ਵਿੱਚ number ਪੈ ਜਾਵੇਗਾ ਤੇ ਫਿਰ ਸਰਕਾਰੀ ਨੌਕਰੀ ਮਿਲ ਜਾਵੇਗੀ। ਆਪਾਂ ਕੁੜੀ ਨੂੰ ਅੱਗੇ ਪੜ੍ਹਾਉਣਾ ਹੈ। ਕੁਸ਼ ਨਹੀਂ ਕਰਾਉਣਾ। ਘਰ ਬਿਠਾ ਦੇ।

ਨਾਲੇ ਅੱਜ ਕੱਲ੍ਹ ਜ਼ਮੀਨ ਦੇ ਕੰਮਾਂ ਵਿੱਚ ਮੰਦੀ ਏ। ਸੌਦੇ ਨਹੀਂ ਵਿਕ ਰਹੇ। ਜਾਹ ਹੁਣ ਤੂੰ ਤੇ ਮੇਰੇ ਵਾਸਤੇ ਰੋਟੀ ਬਣਾ। ਪਹਿਲਾਂ ਮੇਰੀ ਗੱਲ ਸੁਣ ਲਓ। ਮੈਂ ਕਿਹਾ ਕੁੜੀ ਨੂੰ ਅੱਗੇ ਪੜ੍ਹਾਉਣਾ ਏ।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 ਮੈਂ ਨਹੀਂ ਪੜ੍ਹਾਉਣੀ ਕੁੜੀ। ਬੱਸ ਹੁਣ ਇਸ ਸਬੰਧ ਵਿੱਚ ਕੋਈ ਗੱਲ ਨਹੀਂ ਹੋਵੇਗੀ। ਦੂਜੇ ਪਾਸੇ ਚੰਦਰ ਮਾਂ-ਬਾਪ ਦੀ ਸਾਰੀ ਗੱਲ ਸੁਣ ਰਹੀ ਸੀ। ਉਸਦੀ mummy ਨੇ ਉਸਨੂੰ ਪੜਦੇ ਓਹਲੇ ਸਾਰੀ ਗੱਲ ਸੁਣਦਿਆਂ ਵੇਖ ਲਿਆ। ਉਹ ਮੂੰਹ-ਅੱਖਾਂ ਸਾਫ਼ ਕਰਕੇ ਚੰਦਰ ਕੋਲ ਗਈ ਅਤੇ ਗਲਵੱਕੜੀ ਵਿੱਚ ਲੈ ਲਿਆ ਅਤੇ ਉਸਨੂੰ ਭਰੋਸਾ ਦਿਵਾਇਆ ਕਿ ਉਸਦੀ ਮਾਂ ਚੰਦਰ ਨੂੰ ਜ਼ਰੂਰ ਪੜ੍ਹਾਵੇਗੀ। ਪਰ ਚੰਦਰ ਖਾਮੋਸ਼ ਸੀ। ਉਹ ਵੀ ਆਪਣੇ ਪਿਤਾ ਰਮੇਸ਼ ਦੇ ਇਸ ਵਿਵਹਾਰ ਤੋਂ ਦੁਖੀ ਸੀ। ਉਹ ਵੀ ਚਾਹੁੰਦੀ ਸੀ ਕਿ ਉਸਦੇ ਪਿਤਾ ਸ਼ਰਾਬ ਛੱਡ ਦੇਣ। ਪਰ ਉਸਨੂੰ ਕੋਈ ਰਾਹ ਨਹੀਂ ਦਿਖ ਰਿਹਾ ਸੀ। ਉਸਨੇ ਪਰਮਾਤਮਾ ਅੱਗੇ ਅਰਜ਼ੋਈ ਕੀਤੀ ਕਿ ਕੋਈ ਤਰੀਕਾ ਦੱਸੋ, ਜਿਸ ਨਾਲ ਉਹ ਆਪਣੇ ਪਿਤਾ ਨੂੰ ਸ਼ਰਾਬ ਛੁਡਾ ਸਕੇ। ਇਸ ਤਰ੍ਹਾਂ ਸੋਚਦੀ ਉਹ ਸੋ ਗਈ। ਜਦੋਂ ਸਵੇਰੇ ਉੱਠੀ ਤਾਂ ਉਸਨੂੰ ਰਾਹ ਲੱਭ ਗਿਆ ਸੀ। ਉਸਨੇ ਅੱਜ ਉਸ ਤਰਕੀਬ 'ਤੇ ਕੰਮ ਕਰਨ ਦੀ ਸੋਚੀ। ਸ਼ਾਮ ਨੂੰ ਜਦੋਂ ਉਸਦਾ ਪਿਤਾ ਘਰ ਆਇਆ ਤਾਂ ਉਸਨੇ ਵੇਖਿਆ। ਉਸਦੇ ਆਵਾਜ਼ ਮਾਰਨ ਤੋਂ ਪਹਿਲਾਂ ਹੀ ਦੋ glass ਮੇਜ਼ 'ਤੇ ਪਏ ਸੀ। ਅਤੇ ਨਾਲ ਹੀ ਨਮਕੀਨ salad ਵੀ। ਚੰਦਰ ਵੀ ਉਸਦੇ ਬੈਠ ਦੇ ਹੀ, ਪਿਓ ਪਾਸ ਆ ਕੇ ਬੈਠ ਗਈ। ਜਦੋਂ ਰਮੇਸ਼ ਸ਼ਰਾਬ ਦੀ ਬੋਤਲ ਖੋਲ੍ਹਣ ਲੱਗਾ ਤਾਂ ਚੰਦਰ ਨੇ ਬੋਤਲ ਆਪਣੇ ਪਿਤਾ ਦੇ ਹੱਥੋਂ ਫੜ ਲਈ। ਤੇ ਖੁਦ glass ਵਿੱਚ ਸ਼ਰਾਬ ਪਾਉਣ ਲੱਗੀ। ਇਹ ਦੇਖ ਕੇ ਰਮੇਸ਼ ਹੱਕਾ-ਬੱਕਾ ਰਹਿ ਗਿਆ। ਉਸਨੇ ਚੰਦਰ ਨੂੰ ਪੁੱਛਿਆ ਇਹ ਕੀ ਕਰ ਰਹੀ ਏਂ ਅਤੇ ਤੂੰ ਸ਼ਰਾਬ ਕਿਉਂ ਪਾ ਰਹੀਂ ਏਂ।

ਸ਼ਰਾਬ ਪੀਣ ਨਾਲ ਸਰੂਰ ਜਿਹਾ ਆਉਂਦਾ ਹੈ। ਅੱਜ ਮੈਂ ਵੀ ਤੁਹਾਡੇ ਨਾਲ company ਕਰਨੀ ਹੈ। ਮੈਂ ਵੀ ਤਾਂ ਦੇਖਾਂ ਕਿ ਜੇ papa ਨੂੰ ਸਰੂਰ ਆਉਂਦਾ ਹੈ ਤਾਂ ਮੈਂ ਵੀ ਆਪਣੇ papa ਨਾਲ ਮਿਲ ਕੇ ਸਰੂਰ ਬਣਾਉਂਗੀ। mama ਤਾਂ ਐਵੇਂ ਲੜਦੀ ਰਹਿੰਦੀ ਏ। ਉਸਨੂੰ ਕੀ ਪਤਾ ਸਰੂਰ ਕੀ ਹੁੰਦਾ ਏ। mood ਕਿਵੇਂ ਠੀਕ ਰਹਿੰਦਾ ਏ। ਉਸਨੂੰ ਤਾਂ ਬੱਸ ਤੁਹਾਡੀ ਸੋਮਰਸ ਤੋਂ ਵੀ allergy ਏ। ਉਸਨੂੰ ਕੀ ਪਤਾ ਇਸ ਸੋਮਰਸ ਨੂੰ ਦੇਵਤੇ ਵੀ ਪੀਂਦੇ ਸੀ। papa ਉਹ ਕਿਵੇਂ ਸੀ story ਮੈਂ ਭੁੱਲ ਗਈ ਜਦੋਂ ਸਮੁੰਦਰ ਮੰਥਨ ਤੋਂ ਬਾਅਦ ਦੇਵਤਿਆਂ ਅਤੇ ਰਾਖਸ਼ਸ਼ਾਂ ਨੇ ਚੌਦਾਂ ਰਤਨ ਕੱਢਦੇ ਸਮੇਂ ਇਹ ਸੋਮਰਸ ਕੱਢਿਆ ਸੀ। ਇਹ ਗੱਲਾਂ ਸੁਣ। ਰਮੇਸ਼ ਪਾਣੀ ਪਾਣੀ ਹੋ ਗਿਆ। ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਕੀ ਭਾਣਾ ਵਰਤ ਰਿਹਾ ਏ। ਉਸਨੂੰ ਕੋਈ ਗੱਲ ਨਹੀਂ ਸੀ, ਸੁੱਝ ਰਹੀ। ਉਹ ਚੰਦਰ ਨਾਲ ਅੱਖ ਨਹੀਂ ਸੀ ਮਿਲਾ ਰਿਹਾ। ਚੰਦਰ ਨੇ ਫਿਰ ਟਕੋਰ ਮਾਰੀ। ਤੈਨੂੰ ਸੁਣਿਆ ਨੀਂ, ਮੈਂ ਕਦੋਂ ਦਾ glass ਮੰਗ ਰਿਹਾ ਹਾਂ ਤੇ ਤੂੰ ਕੰਨਾਂ ਵਿੱਚ ਰੂੰ ਦੇ ਕੇ ਪਈ ਏਂ। ਤੈਨੂੰ ਕਿੰਨੀ ਵਾਰ ਕਿਹਾ ਏ, ਕਿ ਜਦੋਂ ਮੈਂ ਆਵਾਂ glass, salad ਮੇਰੇ ਅੱਗੇ ਮੇਜ਼ 'ਤੇ ਪਿਆ ਹੋਣਾ ਚਾਹੀਦਾ। ਪਰ ਨਾਲਾਇਕ ਜਿਹੀ ਤੈਨੂੰ ਕੋਈ ਅਸਰ ਅੰਤਰ ਰਾਸ਼ਟਰੀ ਸਾਖ਼ਰਤਾ ਦਿਵਸ ਕਦੋਂ ਤੇ ਕਿਉਂ ਮਨਾਇਆ ਗਿਆ? ਅੰਤਰ ਰਾਸ਼ਟਰੀ ਸਾਖ਼ਰਤਾ ਦਿਵਸ ILD ਹਰ ਸਾਲ ਅੱਠ ਸਤੰਬਰ ਨੂੰ ਦੁਨੀਆ ਭਰ ਵਿੱਚ ਵਿਅਕਤੀਆਂ ਸਮਾਜ ਤੇ ਭਾਈਚਾਰਿਆਂ ਲਈ ਸਾਖ਼ਰਤਾ ਦੀ ਮਹੱਤਤਾ ਤੇ ਜ਼ੋਰ ਦੇਣ ਲਈ ਮਨਾਇਆ ਜਾਂਦਾ ਹੈ, ਸੰਯੁਕਤ ਰਾਸ਼ਟਰ ਵਿਦਿਅਕ ਵਿਗਿਆਨਕ ਅਤੇ ਸਭਿਆਚਾਰਕ ਸੰਗਠਨ ਯੂਨੈਸਕੋ ਦੁਆਰਾ ਉੱਨੀ ਸੌ ਸਿਆਸੀ ਵਿੱਚ ਇਸ ਦਿਨ ਦੀ ਸਥਾਪਨਾ ਕੀਤੀ ਗਈ ਸੀ ਇਹ ਸਾਲ ਇਹ ਚੁਰੰਜਵਾਂ ਅੰਤਰ ਰਾਸ਼ਟਰੀ ਸਾਖ਼ਰਤਾ ਦਿਵਸ ਸੀ।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 ਇਸ ਦਿਨ ਦਾ ਕੀ ਮਕਸਦ ਹੈ? ਇਸ ਦਿਨ ਅਨਪੜ੍ਹਤਾ ਵਿਰੋਧ ਸੰਘਰਸ਼ ਦੇ ਹੱਕ ਵਿੱਚ ਲੋਕ ਰਾਏ ਨੂੰ ਲਾਭਬੰਦ ਕਰਨਾ, ਸਾਖ਼ਰਤਾ ਬਾਰੇ ਜਾਣਕਾਰੀ ਦਾ ਪ੍ਰਸਾਰ ਕਰਨਾ ਅਤੇ ਵਿਅਕਤੀ ਅਤੇ ਰਾਸ਼ਟਰੀ ਵਿਕਾਸ ਲਈ ਜਨਤਕ ਜਾਗਰੂਕਤਾ ਅਤੇ ਸਾਖ਼ਰਤਾ ਦੀ ਮਹੱਤਤਾ ਨੂੰ ਵਧਾਉਣਾ ਹੈ। ਦੋ full time degree ਪ੍ਰੋਗਰਾਮਾਂ ਸੰਬੰਧੀ ਦਿਸ਼ਾ ਨਿਰਦੇਸ਼ ਕੀ ਹਨ? ਇਹ ਪ੍ਰੋਗਰਾਮਾਂ ਨੂੰ ਸਿਰਫ਼ ਉਹਨਾਂ ਸੰਸਥਾਵਾਂ ਵਿੱਚ ਹੀ ਚਲਾਇਆ ਜਾਣਾ ਚਾਹੀਦਾ ਹੈ ਜੋ statutory council ਜਾਂ UGC ਜਾਂ ਸਰਕਾਰੀ ਦੁਆਰਾ ਮਾਨਤਾ ਪ੍ਰਾਪਤ ਹਨ। ਭਾਰਤ ਦੇ ਇੱਕ ਵਿਦਿਆਰਥੀ ਦੋਵੇਂ ਪ੍ਰੋਗਰਾਮਾਂ ਨੂੰ ਇੱਕ ਭੋਤਿਕ mode ਅਤੇ ਦੂਜੇ ਨੂੰ online ਜਾਂ open ਅਤੇ distance learning mode ਵਿੱਚ ਅਪਣਾ ਸਕਦਾ ਹੈ। ਨਾਲ ਹੀ ਵਿਦਿਆਰਥੀ ਇੱਕੋ ਸਮੇਂ ਦੋ online ਜਾਂ open ਅਤੇ distance learning ਪ੍ਰੋਗਰਾਮ ਲੈ ਸਕਦੇ ਹਨ, ਦਿਸ਼ਾ ਨਿਰਦੇਸ਼ PhD ਨੂੰ ਛੱਡ ਕੇ ਸਾਰੇ ਅਕਾਦਮਿਕ ਪ੍ਰੋਗਰਾਮਾਂ ਤੇ ਲਾਗੂ ਕੀਤੇ ਗਏ ਹਨ।

ਭਾਰਤ ਤੇ ਅਮਰੀਕਾ ਸਿੱਖਿਆ ਅਤੇ ਹੁਨਰ ਵਿਕਾਸ ਕਾਰਜ ਕੀ ਹੈ? ਭਾਰਤ ਅਤੇ ਅਮਰੀਕਾ ਦੀ ਸਾਂਝੇ ਸਹਿਯੋਗ ਰਾਹੀਂ ਹੁਨਰ ਵਿਕਾਸ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਯੋਜਨਾ ਹੈ, ਦੋਵੇਂ ਦੇਸ ਵਿਦਿਆਰਥੀਆਂ ਅਤੇ ਵਿਦਵਾਨਾਂ ਦੀ ਗਤੀਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ ਲੋਕਾਂ ਤੋਂ ਲੋਕਾਂ ਦੇ ਸੰਬੰਧ ਬਣਾਉਣ ਦੇ ਉਦੇਸ਼ ਨਾਲ ਪੌਦੇ ਵੀ ਲਾ ਰਹੇ ਹਨ। ਸੰਖੇਪ ਵਿੱਚ ਦੱਸੋ। ਸਹਿਯੋਗ ਯੋਜਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਨਵੇਂ ਭਾਰਤ ਅਮਰੀਕਾ ਸਿੱਖਿਆ ਅਤੇ ਹੁਨਰ ਵਿਕਾਸ ਕਾਰਜ ਸਮੂਹ ਦੀ ਸਥਾਪਨਾ ਦਾ ਐਲਾਨ ਕੀਤਾ ਗਿਆ ਹੈ, working group ਹੁਨਰ ਵਿਕਾਸ ਅਤੇ ਸਿੱਖਿਆ ਦੇ ਖੇਤਰ ਵਿੱਚ ਦੇਸਾਂ ਦਰਮਿਆਨ ਸੰਬੰਧਾਂ ਨੂੰ ਸੁਧਾਰਨ ਵਿੱਚ ਮਦਦ ਕਰੇਗਾ fulbright ਨਹਿਰੂ ਪ੍ਰੋਗਰਾਮਾਂ ਦੀ ਯੋਜਨਾ ਯੋਗਦਾਨ ਨੂੰ ਵੀ ਦੋਵਾਂ ਦੇਸਾਂ ਵਿਚਕਾਰ exchange ਪ੍ਰੋਗਰਾਮ ਨੂੰ ਮਜ਼ਬੂਤ ਕਰਨ ਵਿੱਚ ਉਜਾਗਰ ਕੀਤਾ ਗਿਆ, ਭਾਰਤ ਅਮਰੀਕਾ ਸੰਬੰਧਾਂ ਨੂੰ ਡੂੰਘਾ ਕਰਨ ਵਿੱਚ ਚਾਲੀ ਲੱਖ ਮਜ਼ਬੂਤ ਭਾਰਤੀ ਅਮਰੀਕੀਆਂ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਵੀ ਉਜਾਗਰ ਕੀਤਾ ਗਿਆ, ਦੋਵਾਂ ਦੇਸਾਂ ਦਰਮਿਆਨ ਉੱਚ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਕੂਟਨੀਤਿਕ ਸੰਬੰਧਾਂ ਨੂੰ ਹੁਲਾਰਾ ਦੇਣ ਵਿੱਚ ਵੀ ਮਦਦ ਕਰੇਗਾ।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 Bachelor degree ਜਾਂ post graduate degree ਦੇ ਬਾਰੇ ਬਰਾਬਰ ਦੀ degree ਪੂਰੀ ਕੀਤੀ ਹੈ ਅਤੇ ਘੱਟੋ ਘੱਟ ਤਿੰਨ ਸਾਲਾਂ ਦਾ ਪੇਸ਼ੇਵਾਰ ਕੰਮ ਦਾ ਤਜ਼ਰਬਾ ਹੈ, ਸਿਪਾਂ ਇੱਕ ਤੋਂ ਦੋ ਸਾਲ ਦੀ ਮਿਆਦ ਤੱਕ

ਭਾਰਤੀ learning ਗਰੀਬੀ ਤੇ ਵਿਸ~ ਵਿਸ਼ਵ bank ਦੇ ਬਾਰੇ ਕੁੱਝ ਦੱਸੋ।

ਉਤਸ਼ਾਹਿਤ ਕਰਦੇ ਹੋਏ college ਅਤੇ school ਬੰਦ ਰੱਖਣੇ ਪਏ ਪਰ ਮਹਾਂਮਾਰੀ ਦੇ ਦੌਰਾਨ ਬੇਨੀਮੀਆਂ ਹੋਈਆਂ ਹਨ, ਅਤੇ ਇਸਦੇ ਪ੍ਰਭਾਵ ਵਿਦਿਆਰਥੀਆਂ ਦੁਆਰਾ ਮਹਿਸੂਸ ਕੀਤੇ ਗਏ ਹਨ। ਖ਼ਾਸ ਕਰਕੇ ਹਾਸੀਏ ਤੇ ਰਹਿ ਰਹੇ ਭਾਈਚਾਰਾਂ ਦੇ ਲੋਕਾਂ ਨੇ ਇਸਨੂੰ ਜ਼ਿਆਦਾ ਮਹਿਸੂਸ ਕੀਤਾ ਹੈ। ਸੰਖੇਪ ਵਿੱਚ ਦੱਸੋ। ਵਿਸ਼ਵ bank ਨੇ ਚਿੰਤਾ ਜਾਹਰ ਕਰਦੇ ਹੋਏ ਕਿਹਾ ਹੈ ਕਿ ਭਾਰਤ ਦੀ learning ਗ਼ਰੀਬੀ ਵੱਧ ਕੇ ਸੱਤਰ ਫੀਸਦੀ ਹੋ ਹੈ, ਇਸ ਨਾਲ ਦੇਸ ਦਾ ਸਿੱਖਿਆ ਖੇਤਰ ਬਦਲ ਗਿਆ ਹੈ ਜਿਸ ਵਿੱਚ ਚਿੰਤਾ ਵਿਸ਼ਵ bank ਦੇ global di~

ਗ਼ਰੀਬੀ ਸਿੱਖਣ ਬਾਰੇ ਕੁੱਝ ਦੱਸੋ ਵਿਸ਼ਵ bank ਦੁਆਰਾ ਗ਼ਰੀਬੀ ਸਿੱਖਣ ਦੀ ਪਰਿਭਾਸ਼ਾ ਦਸ ਸਾਲ ਦੀ ਉਮਰ ਤੱਕ ਇੱਕ ਬੱਚੇ ਦੁਆਰਾ ਇੱਕ ਸਾਧਾਰਨ ਪਾਠ ਪੜ੍ਹਣ ਵਿੱਚ ਅਸਮਰਥਾ ਵਜੋਂ ਕੀਤੀ ਗਈ ਹੈ, ਸੰਸਥਾ ਨੇ ਕਿਹਾ ਹੈ ਕਿ ਦੁਨੀਆਂ ਭਰ ਵਿੱਚ ਬਹੁਤ ਸਾਰੇ ਬੱਚੇ ਸਹੀ ਢੰਗ ਨਾਲ ਪੜ੍ਹਣ ਵਿੱਚ ਨਿਪੁੰਨ ਨਹੀਂ ਹਨ, ਦੁਨੀਆਂ ਭਰ ਵਿੱਚ ਦੋ ਸੌ ਸੱਠ million ਤੋਂ ਵੱਧ ਬੱਚੇ schools ਨਹੀਂ ਜਾਂਦੇ ਹਨ। ਅਤੇ ਇਸ ਨਾਲ ਸੰਕਟ ਹੋਰ ਜ਼ਿਆਦਾ ਡੂੰਘਾ ਹੋ ਰਿਹਾ ਹੈ, ਸਿੱਖਣ ਦੀ ਗ਼ਰੀਬੀ ਮੁੱਖ ਤੌਰ ਤੇ ਭਾਰਤ ਸਮੇਤ ਦੁਨੀਆਂ ਭਰ ਦੇ ਵਿਕਾਸਸ਼ੀਲ ਦੇਸਾਂ ਵਿੱਚ ਪਾਈ ਜਾ ਸਕਦੀ ਹੈ।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 ਜੈਮ ਸਾਵੇਦਾਰਾਂ ਨੇ ਇਸ ਖੇਤਰ ਵਿੱਚ ਪਾੜੇ ਨੂੰ ਪੂਰਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਭਾਰਤ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨਾਲ ਗੱਲ ਕੀਤੀ ਹੈ, ਭਾਰਤ ਨੂੰ ਆਪਣੇ school ਮੁੜ ਖੋਲਣ ਦੀ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 ਉਹਨਾਂ ਨੂੰ ਯਕੀਨ ਦਿਵਾਉਣਾ ਹੈ ਅਤੇ ਉਹ ਦੁਬਾਰਾ ਦਾਖਲਾ ਲੈ ਸਕਣ। ਗੁਜਰਾਤ mission school of excellence project ਕੀ ਹੈ। ਇਹ project asian ਬੁਨਿਆਦੀ ਢਾਂਚੇ ਨਿਵੇਸ bank ਅਤੇ ਵਿਸ਼ਵ ਗੁਜਰਾਤ ਸਰਕਾਰ ਦੇ mission school of excellence project ਲਈ ਸੱਤ ਹਜ਼ਾਰ ਪੰਜ ਸੌ ਕਰੌੜ ਰੁਪਏ ਦਾ ਕਰਜਾ ਪ੍ਰਦਾਨ ਕਰਨਗੇ ਸੰਖੇਪ ਵਿੱਚ ਜਾਣਕਾਰੀ ਦਿਓ। ਵਿਸ਼ਵ bank ਦੇ ਇੱਕ ਵਕਤ ਨੇ ਜਾਣਕਾਰੀ ਇਕੱਠੀ ਕਰਨੀ ਅਤੇ school of excellence project ਦਾ ਅਧਿਐਨ ਕਰਨ ਲਈ ਗਾਂਧੀਨਗਰ ਦਾ ਦੌਰਾ ਕੀਤਾ, ਇਸ ਵਕਤ ਦੀ ਅਗਵਾਈ bank ਦੇ global education director ਜੈਮ ਸਾਵੇਦਾਰਾਂ ਨੇ ਕੀਤੀ, ਵਕਤ ਵੱਲੋਂ ਸੂਬੇ ਦੀ ਸਿੱਖਿਆ ਵਿਭਾਗ ਦੇ command and control center ਦਾ ਵੀ ਦੌਰਾ ਕੀਤਾ ਗਿਆ। Command and control center ਬਾਰੇ ਕੁੱਝ ਜਾਣਦੇ ਹੋ। Command ਅਤੇ control center ਨੂੰ ਹਾਲ ਹੀ ਵਿੱਚ launch ਕੀਤਾ ਗਿਆ ਸੀ ਅਤੇ ਇਹ ਇੱਕ interactive platform ਹੈ।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

Mission school of excellence project ਬਾਰੇ। ਇਸ project ਦਾ ਉਦੇਸ਼ ਸੂਬੇ ਵਿੱਚ ਸਿੱਖਿਆ ਦੀ ਗੁਣਵਤਾ ਵਿੱਚ ਸੁਧਾਰ ਲਿਆਉਣਾ ਹੈ ਇਹ mission ਤਹਿਤ ਗੁਜਰਾਤ ਰਾਜ ਸਰਕਾਰ ਦੀ ਅਗਲੇ ਪੰਜ ਸਾਲਾਂ ਵਿੱਚ ਦਸ ਹਜ਼ਾਰ ਕਰੌੜ ਰੁਪਏ ਖ਼ਰਚ ਕਰਨ ਦੀ ਯੋਜਨਾ ਹੈ ਸੂਬੇ ਦੇ ਸਾਰੇ ਪੰਜ ਹਜ਼ਾਰ ਅੱਠ ਸੌ ਸੰਤਾਲੀ grant in aid ਅਤੇ ਪੈਂਤੀ ਹਜ਼ਾਰ ਇੱਕ ਸੌ ਤੇਤੀ ਸਰਕਾਰੀ schools ਨੂੰ ਇਸ mission ਤਹਿਤ cover ਕੀਤਾ ਜਾਵੇਗਾ ਨਾਲ ਹੀ ਅਧਿਆਪਕ ਦੇ ਦੋ ਪਾਸੀ ਢੰਗ ਨੂੰ ਮਹੱਤਵ ਦਿੱਤਾ ਜਾਵੇਗਾ

Funds ਦੀ ਵਰਤੋਂ ਕਿਸ ਦਾ ਕਿਸ ਲਈ ਕੀਤੀ ਜਾਵੇਗੀ?

ਅਤੇ ਸਰਕਾਰੀ schools ਵਿੱਚ ਵੀਹ ਹਜ਼ਾਰ ਨਵੀਆਂ computer labs ਪੰਜਾਹ ਹਜ਼ਾਰ ਨਵੇਂ classroom ਅਤੇ ਪੰਜ ਹਜ਼ਾਰ labs ਬਣਾਉਣ ਲਈ ਖ਼ਰਚ ਕੀਤੇ ਜਾਣਗੇ ਇਸ project ਦਾ ਅਗਲੇ ਪੰਜ ਸਾਲਾਂ ਵਿੱਚ ਇੱਕ ਕਰੌੜ

ਮੱਧ ਪ੍ਰਦੇਸ਼ ਬਾਲ budget ਬਾਰੇ ਦੱਸੋ। ਮੱਧ ਪ੍ਰਦੇਸ਼ ਬਾਲ budget ਇੱਕ ਰਾਜ ਸਰਕਾਰ ਨੇ ਆਪਣੀ ਸਲਾਨਾ ਵਿੱਤੀ ਯੋਜਨਾ ਦੇ ਹਿੱਸੇ ਵਜੋਂ ਪਹਿਲੀ ਵਾਰ ਪੇਸ਼ ਕੀਤਾ, ਸਰਕਾਰ ਨੇ ਦੋ ਹਜ਼ਾਰ ਵੀਹ ਸਕੀਮਾਂ ਲਈ ਸਤਵੰਜਾ ਹਜ਼ਾਰ ਅੱਠ ਸੌ ਤਿੰਨ ਕਰੌੜ ਰੁਪਏ allot ਕੀਤੇ ਹਨ ਜੋ ਕਿ ਸਿੱਖਿਆ ਸਮੇਤ ਸਤਾਰਾਂ ਵਿਭਾਗਾਂ ਅਧੀਨ ਲਾਗੂ ਕੀਤੀਆਂ ਜਾਣਗੀਆਂ ਜਿੰਨਾਂ ਦਾ ਟੀਚਾ ਬੱਚਿਆਂ ਲਈ ਹੈ।

ਮੱਧਪ੍ਰਦੇਸ਼ ਸਰਕਾਰ ਨੇ ਵਿੱਤੀ ਸਾਲ ਦੋ ਹਜ਼ਾਰ ਬਾਈ ਤੇਈ ਲਈ ਆਪਣਾ budget ਪੇਸ਼ ਕੀਤਾ ਹੈ, ਵਿੱਤੀ ਮੰਤਰੀ ਜਗਦੀਸ ਨੇ budget ਪੇਸ਼ ਕੀਤਾ, ਬਾਰਾਂ point ਉਣਤਰ ਲੱਖ ਕਰੌੜ